ਹੁਣ ਸਾਡੇ ਸੋਹਰਿਆਂ ਦੀ ਰੀਤ ਹੈਗੀ ਏ ਜਿਸ ਦਿਨ ਦਿਵਾਲੀ ਏ ਨਾ ਉਹ sorry ਹੋਲੀ ਏ

ਹੋਲੀ ਤੋਂ ਇੱਕ ਦਿਨ ਪਹਿਲੇ ਰਾਤ ਨੂੰ ਅਸੀਂ ਮਿਠੀਆਂ ਰੋਟੀਆਂ ਬਣਾਨੀਆਂ ਨੇ

ਬਨਾਣੀਆਂ ਵੀ ਅੱਗ ਤੇ ਨੇ ਜਿਵੇਂ ਅੱਜਕਲ ਆਪਣੇ

ਚੁੱਲ੍ਹਾ ਬਾਲ ਕੇ ਹੁਣ ਜਿਵੇਂ ਅੱਜਕਲ ਨਹੀਂ ਹੈਗੇ

ਅੱਜਕਲ ਗੈਸ ਚੱਲ ਪਏ ਤਾਂ ਉਹਨਾ ਨੇ ਮਤਲਬ ਕਿ ਕਿਆ ਕਰਨਾ ਪਕਾ ਗੈਸ ਤੇ ਲਿੰਦੇ ਹਾਂ ਅਸੀਂ

ਸਾਡੇ ਬਜੁਰਗਾਂ ਦੀ ਰੀਤ ਚਲੀ ਆ ਰਹੀ ਏ ਫਿਰ ਉਹੀ ਧੂਣੀ ਤੇ ਜਿੱਥੇ ਫੁਲਕਾ ਮਤਲਬ ਕਿ ਉਹ ਮਿੱਠੀ ਰੋਟੀ ਪਕਾਈ ਏ ਨਾ ਤਾਂ ਮਤਲਬ ਕਿ ਆਪਾਂ ਉੱਥੇ ਹੀ ਮੱਥਾ ਟੇਕਣਾ

ਉਹ ਪੱਕਾ ਨਹੀਂ ਹੈਗਾ ਕਿ ਤੁਸੀਂ ਮਿੱਠੇ ਹੀ ਬਣਾਨੇ ਏ ਜਰੂਰੀ ਜਾਂ ਫਿਰ ਤੁਸੀਂ ਨਮਕੀਨ ਬਣਾਨੇ ਏ ਜਾਂ ਤੁਸੀਂ simple ਸਾਦੇ ਚੋਲ ਬਣਾਨੇ ਏ ਉਹ ਇਹਦੇ ਵਿੱਚ ਕੁੱਝ ਵੀ ਪੱਕਾ ਤਾਂ ਨਹੀਂ ਹੈਗਾ

ਨਹੀਂ ਬਣਾਦੇ ਅਸੀਂ ਪੀਲੇ ਹਲਦੀ ਪਾਕੇ ਆਂ

ਹਾਂਜੀ ਤਾਂ ਇਸ ਤਰ੍ਹਾਂ ਮੱਥਾ ਟੇਕਦੇ ਹਾਂ

ਫਿਰ ਇਸ ਤੋਂ ਬਾਅਦ ਜਿਵੇਂ ਆਪਣੇ ਜਦੋਂ ਹੋਲੀ ਹੁਲੀ ਖੇਡ ਲਈ ਅਤੇ ਸ਼ਾਮ ਨੂੰ ਨਾਵੋ ਧੋਵੋ ਕੁੱਝ ਮਿੱਠਾ ਹੋ ਗਿਆ ਨਮਕੀਨ ਜਿਸ ਤਰ੍ਹਾਂ ਕਈ ਡਿਸ਼ਾ ਵੀ ਬਣਾ ਦੋ ਦਿਨ ਪਹਿਲਾਂ ਡਿਸ਼ਾ ਬਣਾਕੇ ਰੱਖ ਲਿੰਦੇ ਨੇ ਗੁਜੀਆ ਹੋ ਗਈ

ਗੁਜੀਆ ਹੋ ਗਈ ਬਾਕੀ ਆਪਣੇ ਮਤਲਬ ਕਿ family ਦਾ ਹੁੰਦਾ ਜਿਵੇਂ choice ਬੱਚਿਆਂ ਨੂੰ ਕਿਆ ਪਸੰਦ ਏ ਗੁਜੀਆ ਫੇਰ ਤੁਸੀਂ ਕਦੇ ਆਪ ਬਣਾਇਆ ਕੇ ਫੇਰ ਬਾਜਾਰ ਤੋਂ ਹੀ ਲਿਆਉਂਦੇ ਓ ਨਹੀਂ ਕਈ ਵਾਰੀ ਤਾਂ ਬਜਾਰੋਂ ਲੈ ਲਈਦਾ ਜੇ time ਨਾ ਹੋਵੇ

ਤਾਂ ਪਹਿਲਾ ਹੀ ਤਿਆਰੀ ਕਰ ਲਿੰਦੇ ਨੇ ਰੰਗ ਵੀ ਪਹਿਲਾ ਹੀ ਤਕਰੀਬਨ ਖਰੀਦ ਕੇ ਰੱਖ ਲਿੰਦੇ ਨੇ ਬੱਚੇ ਪਿਚਕਾਰੀਆਂ ਹੋਗੀਆਂ ਅੱਜਕਲ ਤਾਂ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਆ ਗਈਆਂ ਨੇ

ਤੁਹਾਡੇ ਘਰ ਦੇ ਵਿੱਚ ਆਂਦਾ ਹੈਗਾ ਬੱਚੇ ਕਿਹੜਾ ਰੰਗ ਪਸੰਦ ਕਰਦੇ ਨੇ ਹੋਲੀ ਤੇ ਇੱਕ ਦੁੱਜੇ ਨੂੰ ਲਗਾਉਣ ਵਿੱਚ ਵੈਸੇ ਤਾਂ ਮਤਲਬ ਕੀ ਹੈਗਾ ਵੀ ਜਿਹੜਾ ਲਾਲ ਰੰਗ ਜਾਂ ਸਭ ਤੋਂ ਜਿਆਦਾ ਈ ਹੁੰਦਾ ਹੈਗਾ

ਲਾਲ ਰੰਗ ਹਰਾ ਰੰਗ ਹੋ ਗਿਆ

ਮਤਲਬ ਕੀ ਕਈ ਤਾਂ ਹੁਣ ਕਹਿੰਦੇ ਨੇ ਜਿਵੇਂ ਸਫ਼ੇਦ ਰੰਗ ਹਲਕਾ ਮਾੜਾ ਜਾ ਠੰਡਕ ਦਾ ਪ੍ਰਤੀਕ ਏ

ਪਰ ਸਫ਼ੇਦ ਰੰਗ ਬੱਚੇ ਬਹੁਤ ਘੱਟ ਲਿੰਦੇ ਨੇ ਤੇ ਉਹਨਾ ਨੂੰ ਦਿਖਦਾ ਨਹੀਂ ਉਹਨਾ ਨੂੰ ਜਿਹੜੇ ਲਾਲ ਤੇ ਜਿਹੜੇ ਉੜਦੇ ਰੰਗ ਹੋਣ

ਗੂੜ੍ਹੇ ਗੂੜ੍ਹੇ ਰੰਗ ਤੀਖ਼ੇ ਰੰਗ ਉਹਨਾ ਨੂੰ ਉਹ ਵਧੀਆਂ ਲੱਗਦੇ ਨੇ

ਤੇ ਵੈਸੇ ਇਹ ਚੀਜ਼ਾ ਹੁੰਦੀਆਂ ਨੇ

ਜਿਵੇਂ ਪੀਲਾ ਹੋ ਗਿਆ ਜਾਮਨੀ ਹੋ ਗਿਆ ਮਤਲਬ ਕੀ dark dark ਰੰਗ ਹੀ ਲੈਂਦੇ ਨੇਗੇ

ਚਿੱਟਾ ਨੀ ਚਿੱਟਾ ਤਾਂ ਰੰਗ ਕੋਈ ਲੈਂਦਾ ਨਹੀਂ ਹੈਗਾ

ਠੀਕ ਏ ਹੋਰ ਫੇਰ ਹੋਰ ਕੀ ਕਰਦੇ ਓ ਇਸ ਦਿਨ ਤੁਸੀਂ

ਸਵੇਰੇ ਉਠਣਗੇ ਪਹਿਲੇ ਉਠਣਗੇ ਨਹੀਂ ਜੇ ਜਾਗ ਖੁਲੀ ਤਾਂ ਸ਼ੁਰੂ ਹੋ ਪਹਿਲੇ ਹੀ ਉਠਦੇ ਸਾਰ ਪਹਿਲੇ ਰੰਗ ਹੀ ਚੁਕਣਗੇ

ਇਹ ਨੀ ਕੇ ਵੀ ਅਵਾਜ਼ਾ ਮਾਰਦੇ ਰਹਿੰਦੇ ਆਂ ਨਹਾ ਲੋ ਨਾਸ਼ਤਾ ਕਰਲੋ ਕਿਸੇ ਨੂੰ ਸੋਜੀ ਹੀ ਨਹੀਂ ਹੁੰਦੀ ਖਾਣ ਪੀਣ ਦੀ ਅੱਛਾ ਅੱਛਾ ਉਹਨਾਂ ਨੂੰ ਇਹ ਹੁੰਦਾ ਕਿ ਹੁਣ ਉੱਠੇ ਹਾਂ ਤਾਂ ਬਸ ਅੱਜ ਹੋਲੀ ਹੀ ਖੇਡਣੀ ਏ

ਹੋਲੀ ਖੇਲਣ ਗੇ ਰੰਗ ਸਾਰਾ ਦਿਨ ਖੇਲਦੇ ਰਹਿਣਗੇ ਪਿੱਛੇ ਪਿੱਛੇ ਮਾਵਾਂ ਭੱਜਦੀਆਂ ਰਹਿੰਦੀਆਂ ਨੇ ਮਾਵਾਂ ਨੂੰ tension ਆ ਜਾਂਦੀ ਏ

ਬੱਚੇ ਵੀ ਅੱਜਕਲ ਵੱਡੇ ਵੀ ਮਸਤ ਹੋਕੇ ਹਰ ਇੱਕ ਤਿਉਹਾਰ ਅਗਲਾ ਮਨਾਉਂਦਾ ਆਪਣੀ life ਦੇ ਵਿੱਚ

ਠੰਡਿਆਈ ਵਿੱਚ ਥੋੜਾ ਜਿਹਾ ਨਾ ਭੰਗ ਜਾ ਨਸ਼ਾ ਜਿਹਾ ਮਿਲਾ

ਫੇਰ ਜੁੰ ਨੱਚਣ ਲੱਗਦੇ ਨੱਚਣ ਲੱਗਦੇ ਨੇ ਬੱਸ ਈ ਨੀ ਕਰਦੇ ਫੇਰ ਉਹਨਾਂ ਦੀਆਂ ਮੂਵੀਆਂ ਬਣਾਕੇ ਫੋਟੋਆਂ ਬਣਾਈ ਜਾਂਦੇ ਨੇ

ਹਾਂ ਉਹਨਾ ਦਾ ਵੀ ਫੇਰ ਦਿਲ ਕਰ ਆਉਂਦਾ ਕਿ ਇਹ ਲੱਗੇ ਨੇ ਤਾਂ ਅਸੀਂ ਵੀ ਲੱਗ ਜੀਏ

ਜਦ ਢੋਲ ਵੱਜਦਾ ਸਾਰੇ ਨੱਚਦੇ ਆ ਤਾਂ ਉਦੋਂ ਤਾਂ ਫਿਰ ਸਾਰੇ ਲੱਗ ਹੀ ਜਾਂਦੇ ਨੇ ਨਾਲ

ਸਾਰੇ ਲੱਗ ਜਾਂਦੇ ਨੇ ਉਦੋਂ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੋਣ ਕੋਣ ਏ ਤੇ ਕੋਣ ਕਿਉਂਕਿ ਮੂੰਹ ਤੇ ਰੰਗ ਲੱਗੇ ਹੁੰਦੇ ਨੇ ਪਹਿਚਾਣ ਆਂਦੀ ਨਹੀਂ ਹੈਗੀ ਇਹ ਤਾਂ ਬਾਅਦ ਚ ਪਤਾ ਲੱਗਦਾ ਵੀ ਆਹ ਮੈਂ ਸੀ ਆਹ ਤੂੰ ਤੇ ਇੱਕ ਇਹ ਵੀ ਤਾਂ ਹੈ ਨਾ ਕਿ ਜਦੋਂ ਵੀ ਕਹਿੰਦੇ ਆ ਨਾ ਕਿ ਪੰਜਾਬੀਆਂ ਦਾ ਨੱਚਣ ਤੋਂ ਬਿਨਾ ਰਹਿ ਨਹੀਂ ਸਕਦੇ ਪੰਜਾਬੀ ਕਿਤੇ ਵੀ ਹੋਣ ਜਿੱਥੇ ਢੋਲ ਵਜੇਗਾ ਤਾਂ ਇਹਨਾ ਨੇ

ਚਾਹੇ ਥੋੜਾ ਨੱਚਣ ਬਹੁਤਾ ਨੱਚਣ ਪਰ ਇਹਨਾ ਨੇ ਗੇੜਾ ਦੇਣਾ ਜਰੂਰ ਏ ਉਹ ਤਾਂ ਫੇਰ ਜਦੋਂ ਜੇ ਅੰਦਰ ਰੋਟੀ ਵੀ ਖਾ ਰਹੇ ਹੋਣੇ ਬੁਰਕੀ ਮੂੰਹ ਚ ਹੋਣੀ ਏ ਤੇ ਬਾਹਰੋ ਆਵਾਜ਼ ਆ ਜਾਵੇ ਢੋਲ ਦੀ

ਉੱਥੇ ਛੱਡ ਕੇ ਲੰਗ ਜਾਣਗੇ ਮੈਂ ਆਇਆ ਦੋ ਮਿੰਟ ਆਇਆ ਦੋ ਮਿੰਟ ਤਾਂ ਇਸ ਤਰ੍ਹਾਂ ਕਰਨ ਲੱਗ ਜਾਂਦੇ ਨੇ

ਮੋਜ ਮਸਤੀ ਪੂਰੀ ਐਵੇਂ ਕਰਦੇ ਨੇ ਜਿਵੇਂ ਪਤਾ ਨਹੀਂ ਉਹ ਤਾਂ ਕਹਿੰਦੇ ਹੋਲੀ ਖਤਮ ਹੀ ਨਾ ਹੋਵੇ

ਫੇਰ ਪਹਿਲੇ ਉਸ ਦਿਨ ਹੋਲੀ ਖੇਡੀ ਜਾਣਗੇ ਸ਼ਾਮ ਤੱਕ ਫੇਰ ਜਦੋਂ ਲੱਗੇ ਰਹਿਣਗੇ ਸ਼ਾਮ ਨੂੰ

ਫੇਰ ਰੰਗ ਨਹੀਂ ਉਤਾਰੀਆਂ ਕਪੜਿਆਂ ਤੋਂ ਨਹੀਂ ਉਤਰਦਾ ਫੇਰ ਅਸੀਂ ਸਕੂਲ ਜਾਣਾ madam ਗੁੱਸੇ ਹੋਊਗੀ ਫੇਰ ਉਹਨਾ ਨੂੰ ਇਹ tension ਹੋਏਗੀ ਹੁਣ ਛੇਤੀ ਕਰੋ ਵੀ ਅਸੀਂ ਕਿਵੇਂ ਉਤਾਰੀਏ

ਸਾਬਣ ਲਾ ਮੰਮੀ ਇੱਧਰ ਰਗੜੀ ਉੱਧਰ ਰਗੜੀ ਫੇਰ ਆਹ ਚੀਜ਼ ਚੱਲ ਪੈਂਦੀ ਏ ਫੇਰ ਕਿਤੇ ਜਾਕੇ ਸ਼ਾਮ ਨੂੰ ਥੋੜਾ ਜਿਹਾ ਉਹਨਾ ਨੂੰ ਸਾਂਹ ਆਉਂਦਾ ਫੇਰ ਉਹਨਾ ਨੂੰ ਸੁੱਜਦਾ ਵੀ ਕਿ ਖਾਣਾ ਅਸੀਂ ਤਾਂ ਸਵੇਰ ਦਾ ਕੁੱਝ ਖਾਦਾ ਨੀ ਹੈਗਾ

ਕੋਈ ਤੇਲ ਲਾਉਗਾ ਬੱਸ ਐਵੇਂ ਕਰਕੇ ਦਿਨ ਫੇਰ ਉਸਤੋਂ ਬਾਅਦ ਲੈ ਖਾਣਾ ਪੀਣਾ ਸ਼ੁਰੂ ਹੋ ਜਾਂਦਾ ਅਹ ਫਿਰ ਰਾਤ ਦੀਆਂ ਚੱਲ ਪੈਂਦਾ dinner ਦਾ time ਹਾਂ ਖਾ ਪੀਕੇ ਫੇਰ ਬੈਠਣਗੇ ਫੇਰ ਆਪਣੇ ਫੋਨ ਚੱਕ ਲੈਣਗੇ ਜਿਹੜੀ movie ਬਣਾਨਗੇ ਫੇਰ ਉਹ ਜੁੰ ਦੇਖਣ ਬੈਠਣਗੇ ਫੇਰ ਹੁਣ ਸਵੇਰ ਤੋਂ ਲੈਕੇ ਜਿਹੜਾ enjoy ਕੀਤਾ ਹੋਈਆਂ ਫੋਟੋਆਂ click ਕੀਤੀਆਂ ਹੋਈਆਂ video ਬਣਾਈਆਂ ਹੋਈਆਂ ਨੇ

ਹਾਂ ਫੇਰ ਤੇਰੀ ਫੋਟੋ ਮੇਰੇ ਕੋਲ ਤੂੰ ਐਂ ਕਰ ਰਿਹਾ ਸੀ ਮੈਂ ਐਂ ਕਰ ਰਿਹਾ ਸੀ or ਆਹ ਕੁੱਝ ਕਰੀ ਜਾਂਦੇ ਨੇ ਬਾਅਦ ਵਿੱਚ ਦੇਖ ਕੇ ਕਈਆਂ ਨੂੰ ਤਾਂ ਇਹ ਵੀ ਲੱਗਦਾ ਏ ਵੀ ਜਲੂਸ ਹੀ ਕੱਢਿਆ ਆਪਾਂ ਹਾਂ ਬਾਅਦ ਵਿੱਚ ਇਹਨਾ ਨੂੰ ਹਾਏ ਇਹ ਮੈਂ ਕੀ ਕਰ ਰਿਹਾ ਕਿਉਂਕੀ ਉਸ time ਤਾਂ ਇਹਨਾ ਨੂੰ ਚੜੀ ਹੁੰਦੀ ਏ ਮਸਤੀ

ਮਸਤੀ ਵਿੱਚ ਪਤਾ ਨਹੀਂ ਲੱਗਦਾ ਬਾਅਦ ਚ ਸੋਚਦੇ ਵੀ ਆਹ ਮੈਂ ਕਿ ਕਰ ਬੈਠਾ

ਫੇਰ ਐਵੀੰ ਫੇਰ ਜਿਹੜੇ ਨਹੀਂ ਖੇਲੇ ਹੁੰਦੇ ਉਹਨਾ ਨੂੰ ਵੀ ਚੋਅ ਹੁੰਦਾ ਕਿ ਮੈਂ ਵੀ ਖੇਲ ਲੈਂਦਾ

video ਦੇਖ ਕੇ ਵੀ ਹੁੰਦਾ ਕਿ ਮੈਂ ਵੀ ਨੀ ਕਿਉਂ ਨੀ ਖੇਡਿਆ ਫੇਰ ਉਹਨਾ ਨੂੰ ਇਹ ਚੀਜਾਂ ਲੱਗ ਜਾਂਦੀਆ ਫੇਰ ਕਈ ਵਾਰੀ ਤਾਂ ਹੋਲੀ ਤੇ ਵੀ ਜਿਵੇਂ ਗੁਜੀਆ ਇੱਕ ਦੁੱਜੇ ਦੇ ਘਰ ਉਹ ਵੀ ਦੇਕੇ ਆਉਂਦੇ ਨੇ

ਘਰ ਬਣਾਇਆ ਹੋਇਆ ਉਹ ਆਪਾਂ ਇੱਕ ਦੁੱਜੇ ਦੇ ਨਾਲ share ਕਰਦੇ ਆ share ਕਰਦੇ ਨੇ ਹੁਣ ਕਈ ਵਾਰੀ ਕਿਸੇ ਕੋਲ ਨਹੀਂ time ਹੁੰਦਾ ਜੇ ਉਹਨੇ ਨਹੀਂ ਬਣਾਇਆ ਤਾਂ ਆਪਾਂ ਉਹਨਾ ਨੂੰ ਦੇਕੇ ਆਉਂਦੇ ਆਂ ਵੀ ਚੱਲੋ ਕਈ ਵਾਰੀ ਤਾਂ ਬਲਾ ਕੇ ਵੀ ਲੈ ਆਉਂਦੇ ਹਾਂ ਜਿਹੜੇ ਆਪਣੇ main ਹੁੰਦੇ ਆ ਰਿਸ਼ਤੇਦਾਰ ਵੀ ਅੱਜ ਤੁਸੀਂ ਖਾਨਾ ਸਾਡੇ ਵੱਲ ਖਾ ਲੈਣਾ

ਦੋਸਤਾਂ ਨੂੰ ਨਾਲ ਵੀ ਐਵੇਂ ਕਰ ਲਿੰਦੇ ਨੇ ਹਮ ਇਸ ਤਰ੍ਹਾਂ ਕਰਕੇ ਹੋ ਜਾਂਦਾ ਹਮ ਹੋਰ ਤੁਸੀਂ ਕਿਵੇਂ ਮਨਾਉਂਦੇ ਓ ਅਸੀਂ ਵੀ ਇੱਦਾਂ ਹੀ ਮਨਾਉਂਦੇ ਆਂ same ਹੀ procedure ਆ ਹਾਰ ਇੱਕ ਘਰ ਦਾ

ਮਹੱਲੇ ਤੇ ਅਨੰਦਪੁਰ ਸਾਹਿਬ ਬਹੁਤ ਲੱਗਦਾ ਹੋਲਾ ਮਹੱਲਾ ਤੇ ਉੱਥੇ ਵੀ ਰੰਗ ਨਿਹੰਗ ਸਿੰਘਾ ਦਾ ਨਿਕਲਦਾ ਹੈਗਾ ਨਗਰ ਕੀਰਤਨ ਫੇਰ ਤਾਂ ਬਹੁਤ ਰੰਗ ਉੱਥੇ ਖੇਡਦੇ ਸਿੱਖ ਭਾਈਚਾਰਾ ਕਿ ਹਿੰਦੂ ਕਿ ਸਾਰੇ ਹੀ ਜਾਂਦੇ ਨੇ ਉੱਥੇ

ਉਹ ਤਾਂ ਫੇਰ ਏਂ ਨਾ ਹੋਲੀ ਤੋਂ ਦੋ ਤਿੰਨ ਦਿਨ ਪਹਿਲਾ ਹੀ ਜਾਂਦੇ ਨੇ ਪਹਿਲਾਂ ਚਲੇ ਜਾਂਦੇ ਜਿੰਨਾ ਨੇ ਉੱਥੇ ਜਾਕੇ ਲੰਗਰ ਵਗੈਰਾ ਲਗਾਨੇ ਨੇ ਸੇਵਾ ਕਰਨੀ ਏ ਜਾਂ ਉੱਥੇ ਕਿਸੇ ਨੇ ਮੰਨਤ ਮੰਨੀ ਹੁੰਦੀ ਏ ਹਨਾ

ਅਹ ਜਿਵੇਂ ਜਿਵੇਂ ਕਿਸੀ ਨੇ ਆਪਣਾ ਕਰਨਾ ਹੁੰਦਾ ਨਾ ਤਿਓਹਾਰ ਨੂੰ ਮਨਾਉਣਾ ਹੁੰਦਾ ਤਾਂ ਉਸੇ ਤਰੀਕੇ ਨਾਲ ਹਰ ਕੋਈ ਮਨਾਉਂਦਾ

ਪੂਜਾ ਕਰਦੇ ਲੋਕ ਨਿੱਤ ਨੇਮ ਕਰਦੇ

ਮਤਲਬ ਕੀ ਇਹ ਏ ਕਿ ਆਪਣੇ ਰੁਝੇਵੇਆਂ ਭਰੀ ਜ਼ਿੰਦਗੀ ਦੇ ਨਾਲ ਨਾਲ ਤੁਸੀਂ ਰੱਬ ਨੂੰ ਵੀ ਵਸਾਰੋ ਨਾ ਉਹਨੂੰ ਹਰ ਪਲ ਯਾਦ ਜਰੂਰ ਕਰੋ

ਅੱਜਕਲ ਤਾਂ ਇੱਕ ਹੋਰ ਰੰਗ ਚੱਲ ਪਿਆ ਨਾ ਉਹਦਾ ਤਾਂ ਨਜਾਰਾ ਅਲੱਗ ਈ ਹੁੰਦਾ

ਹਾਂ ਉਹਦਾ ਨਾਂ ਨਹੀਂ ਪਤਾ ਮੈਨੂੰ ਕੀ

ਉਹ ਧੁੰਆ ਹੀ ਧੁੰਆ ਅਹ ਪੈਰਾ ਦੇ ਵਿੱਚੋ ਉੱਡੀ ਜਾਂਦਾ ਐਈ ਲੱਗਦਾ ਏ ਜਿਵੇਂ ਪਤਾ ਨਹੀਂ ਧੁੰਦ ਜੀ ਜਿਵੇਂ ਸਰਦੀ

ਹਾਂ ਕਈ ਤਰ੍ਹਾ ਦੇ shade ਨੇ ਅੱਜਕਲ ਪਤਾ ਨਹੀਂ ਉਹਦਾ ਨਾਮ ਕੀ ਏ ਵੈਸੇ ਤੇ ਉਹ DJ ਜਦੋਂ ਲੱਗਦਾ ਤਾਂ ਉਹ ਸਾਰੀ ਅੱਜਕਲ ਤਾਂ ਰਿਵਾਜ ਈ ਏ ਕਈ ਸਾਲਾਂ ਤੋਂ ਇਹ ਚੱਲ ਹੀ ਰਿਹਾ ਤਿੰਨ ਚਾਰ ਸਾਲਾਂ ਤੋਂ ਮੈਂ ਦੇਖ ਰਹੀ ਆਂ

ਆਹ ਹੁਣ ਇਸ ਵਾਰ ਹੋਲੀ ਖੇਡੀ ਏ ਨਾ ਲਿਆਏ ਸੀ ਬੱਚੇ

ਉਹ ਐਵੇ ਹੱਥਾਂ ਚ ਰਚੀਆਂ ਰਿਹਾ ਇੱਧਰੋ ਪੀਲਾ ਨੀਲਾ ਉਹ ਮਾੜੀ ਜੀ ਸੱਤਰੰਗੀਆਂ ਲਹਿਰਾ ਵਾੰਗੂ ਦਿਖਣ ਸਮਝ ਹੀ ਨਾ ਆਵੇ ਇਹ ਰੰਗ ਏ

ਉਹ ਮਤਲਬ ਕਿ ਜਿਵੇਂ ਨਾ ਬੰਬ ਨਹੀਂ ਚਲਾਂਦੇ ਹੈਗੇ

ਮਾਚਿਸ ਦੀ ਤੀਲੀ ਨਾਲ ਲਾਇਆ ਤੇ ਫੇਰ ਰੰਗ ਨਿਕਲਣ ਲੱਗ ਗਿਆ ਇਹ ਨਵੀੰ ਚੀਜ਼ ਦੇਖੀ ਏ ਪਹਿਲੀ ਵਾਰ ਦੇਖੀ ਹੈਗੀ ਏ ਹਰ ਤਿਉਹਾਰ ਤੇ ਨਵੀਂ ਕੋਈ ਨਾ ਕੋਈ ਚੀਜ਼ ਆ ਜਾਂਦੀ ਏ ਅਸੀਂ ਵੀ ਸਾਰੇ ਹੈਰਾਨ ਹਾਂ ਵੀ ਆਹ ਕੀ ਚੀਜ਼ ਏ ਇਹ ਧੁੰਆ ਕਿੱਥੋਂ ਆ ਗਿਆ ਪਹਿਲਾਂ ਤਾਂ ਅਸੀਂ ਡਰ ਈ ਗਏ

ਬੰਬ ਨਾ ਚਲਾਓ ਅਸੀਂ ਤਾਂ ਗੁੱਸੇ ਹੋਣ ਲੱਗ ਗਏ ਬੱਚਿਆਂ ਨੂੰ ਜਦ ਉਹਨੇ ਲਗਾਈਆਂ ਤਾਂ ਅਸੀਂ ਦੇਖਣ ਲੱਗ ਗਏ ਵੀ ਜਿਵੇਂ

ਵੀ ਨਵੀਂ ਚੀਜ਼ ਦੇਖਣ ਨੂੰ ਮਿਲੀ ਏ ਪਰ ਫੇਰ ਇੱਕ ਦੋ ਨੇ ਚਲਾਇਆ ਐਵੇਂ